ਕੌੜਾ ਬੋਲਣ ਵਾਲਾ ਕਈਆਂ ਨੂੰ ਆਪਣੇ ਤੋਂ ਕੋ ਅਹ ਕੋਹਾਂ ਦੂਰ ਕਰ ਲੈਂਦਾ ਹੈ। ਦੀ ਵੀ ਕੌੜੇ ਬੋਲਾਂ ਤੇ ਤੀਰ ਤਲਵਾਰਾਂ ਤੋਂ ਵੀ ਵੱਧ ਡੂੰਘੇ ਜਖ਼ਮ ਕਰਦੇ ਹਨ। ਮਨੁੱਖੀ ਭਾਸ਼ਾ ਵਿੱਚ ਇੱਕ ਅਖਾਣ ਅਹ ਹੈ - ਤਲਵਾਰ ਦਾ ਫੱਟ ਤਾਂ ਫੇਰ ਵੀ ਮਿੱਟ ਜਾਂਦਾ ਹੈ। ਜ਼ੁਬਾਨ ਦਾ ਫੱਟ ਨਹੀਂ ਮਿੱਟਦਾ। ਗੁਰੂ ਇਤਿਹਾਸ ਵਿੱਚ ਸਾਨੂੰ ਇਹੋ ਜਿਹੀਆਂ ਕਈ ਉਦਾਹਰਣਾਂ ਮਿਲਦੀਆਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਗੁਰੂਆਂ ਨੇ ਮਿੱਠਾ ਬੋਲਣ ਤੇ ਬੋਲਣ ਨੂੰ

ਗੁਰੂ ਅਰਜਨ ਦੇਵ ਜੀ ਨੇ ਤੇਗ ਤੇ ਤੱਤੀ ਤਵੀ ਕੇ ਵੀ ਜਹਾਂਗੀਰ ਖਿਲਾਫ ਕੋਈ ਅਪਸ਼ਬਦ ਨਹੀਂ ਬੋਲੇ। ਮੀਆਂ ਮੀਰ ਨੇਵੀ ਭਾਣਾ ਮਿੱਠਾ ਲਾਗੇ ਦਾ ਉਪਦੇਸ਼ ਦਿੱਤਾ। ਜਿਸ ਮਨੁੱਖ ਵਿੱਚ ਮਿੱਠਾ ਬੋਲਣ ਅਤੇ ਨਿਮਰਤਾ ਦੇ ਗੁਣ ਹਨ, ਉਹ ਰੱਬ ਦੇ ਵੀ ਰੂਪ

ਘਨੱਈਏ ਦਾ ਉਦਾਹਰਣ ਸਾਡੇ ਸਾਹਮਣੇ ਅਹ ਹੈ। ਉਹ ਲੜਾਈ ਦੇ ਮੈਦਾਨ ਵਿੱਚ ਹੀ ਹਿੰਦੂ ਅਤੇ ਕਈ ਅਹ ਕਈ ਮੁਸਲਮਾਨ ਦੋਹਾਂ ਨੂੰ ਇੱਕ ਸਮਝ ਕੇ ਪਾਣੀ ਪਿਲਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪੁੱਛਣ ਤੇ ਉਹ ਹੱਥ ਜੋੜ ਨਿਮਰਤਾ ਨਾਲ ਉੱਤਰ ਦਿੰਦਾ ਆਖਦਾ ਹੈ। ਕਿ ਉਸ ਨੂੰ ਤਾਂ ਦੋਹਾਂ ਵਿੱਚ ਕੋਈ ਫ਼ਰਕ ਹੀ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਉਹ ਸਰਬੱਤ ਦਾ ਭਲਾ ਮੰਗਦਾ ਆਪਣੇ ਕੰਮ ਕਰਦਾ ਜਾਂਦਾ ਹੈ। ਗੁਰੂ ਗੁਰੂ ਅਮਰਦਾਸ ਜੀ ਨੂੰ ਆਪਣੇ ਇਹਨਾਂ ਗੁਣਾਂ ਤੋਂ ਸੇਵਾ ਕਰਕੇ ਗੁਰਗੱਦੀ ਪ੍ਰਾਪਤ ਹੋਈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਇਹਨਾਂ ਨੇ ਗੁਰੂ ਦੀ ਅਹ ਥਾਂ-ਥਾਂ ਵਡਿਆਈ ਕੀਤੀ ਮਿਲੀ। ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ॥ ਗੁਰਬਾਣੀ ਦੀ ਇਹ ਤਕ ਅਹ ਤੁਕ ਸਾਨੂੰ ਜੀਵਨ ਦਾ ਸੂਖਮ ਭੇਤ ਵੀ ਸਮਝਾਉਂਦੀ ਹੈ। ਮਿੱਠਤ ਤੇ ਨਿਮਰਤਾ ਦੇਖ ਉਹਨਾਂ ਦਾ ਹੈ। ਇਹ ਚੰਗਾ ਤੇ ਜੀਵਨ ਉਚਾਰਨ ਵਿੱਚ ਬੜਾ ਆਨੰਦ ਹੈ। ਇਸ ਨੂੰ ਉਹ ਹੀ ਸਮਝ ਸਕਦੇ ਹਨ ਜਿਹਨਾਂ ਵਿੱਚ ਇਹ ਗੁਣ ਹਨ। ਇਹੋ ਜਿਹੇ ਮਨੁੱਖ ਦੁਨੀਆਂ ਪਿੱਛੋਂ ਅਹ ਪਿੱਛੇ ਨਹੀਂ ਤੁਰਦੇ, ਉਹਨਾਂ ਪਿੱਛੇ ਦੁਨੀਆ ਤੁਰਦੀ ਹੈ। ਇਹ ਤੁਕ ਗੁਰੂ ਨਾਨਕ ਦੇਵ ਜੀ ਦੀ ਅੰਕਿਤ ਹੈ। ਇਹ ਅਧਿਆਤਮਕਾ ਅਤੇ ਸੱਚਾਈ ਨੂੰ ਪ੍ਰਗਟ ਕਰਦੀ ਹੈ। ਇਸ ਅਨੁਸਾਰ ਜਿਹੜਾ ਮਨੁੱਖ ਮਨ ਅਹ ਮਨ ਨੂੰ ਆਪਣੇ ਵੱਸ ਵਿੱਚ ਕਰਦਾ ਹੈ, ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦਾ ਹੈ। ਸਾਰੀਆਂ ਸੰਸਾਰਿਕ ਅਹ ਬੁਰਾਈਆਂ ਦਾ ਜੜ੍ਹ ਮਨ ਹੀ ਹੈ। ਮਨ ਸਰੀਰ ਦਾ ਇੱਕ ਸੂਖਮ ਹਿੱਸਾ ਹੈ। ਮਨ ਸਰੀਰ ਅੰਗ ਨੂੰ ਹਰ ਇੱਕ ਤਾਕਤ ਦਿੰਦਾ ਹੈ। ਆਹ ਇਹ ਦੀ ਟਿਕਾਊ ਦੀ ਅਵਸਥਾ ਵਿੱਚ ਨਹੀਂ ਆਉਂਦਾ। ਪੰਜ ਤੱਤਾਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਪਿੱਛੇ ਦੌੜਦਾ ਹੈ। ਮਨ ਕਈ ਸਰੀਰਕ ਤੇ ਮਾਨਸਿਕ ਅਹ ਦੁੱਖਾਂ ਦਾ ਅਹ ਦਾ ਕਾਰਨ ਹੈ।

ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ। ਬਸ ਠੀਕ ਹੀਂ ਹਾਂ ਅੱਛ ਕਿਉ ਹੋ ਗਿਆ ਕੀ ਕਰਦੇ ਹੋ। ਕੰਮ ਕਰ ਰਹੀ ਸੀ ਕੰਮ ਕਰ ਕੇ ਥਕ ਗਈ ਆ ਯਾਰ। ਅੱਛਾ ਘਰ ਦਾ ਕੰਮ ਜਾ ਉਦਾ ਹੀ ਕੋਈ ਸਟੱਡੀ ਵਗੈਰਾ।

ਅੱਛਾ ਅੱਛਾ ਚਲੋ ਵਧੀਆਂ।

ਕਿ ਕਰਦੇ ਹਾਂ ਹਾਂ ਨਾਟਕ ਦੇਖਦੀ ਆਏ ਹਾਂਜੀ ਨਹੀਂ ਮੈਂ ਤੇ ਇਕ ਟੋਪੀਕ ਡਿਸਕਸ ਕਰਨਾ ਸੀ ਤੁਹਾਡੇ ਨਾਲ ਬਾਬਾ ਗਜਰਾ ਸਿੰਘ ਤੇ ਬਾਬਾ ਬੋਤਾ ਸਿੰਘ ਅੱਛਾ ਅੱਛਾ ਹਾਂਜੀ ਇਨਾਂ ਬਾਰੇ ਵੀ ਸਿੱਖ ਕੌਮ ਲਈ ਇਨਾ ਨੇ ਜਾਨ ਦੀ ਬਾਜ਼ੀ ਲਗਵਾਉਣ ਵਾਲੇ ਕਹਿੰਦੇ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਜਰਾ ਸਿੰਘ ਜ਼ੀ ਸੀ. ਹਾਂਜੀ ਕਹਿੰਦੇ ਏਹੇਨਾ ਅਪਣੀ ਜਾਨ ਦੀ ਬਾਜ਼ੀ ਲਾਈ ਸੀ ਏਹੇਨਾ ਨੇ ਹਾਂਜੀ ਕਹਿੰਦੇ ਬਾਬਾ ਬੋਤਾ ਸਿੰਘ ਤੇ ਬਾਬਾ ਗਜਰਾ ਸਿੰਘ ਜੀ ਕਹਿੰਦੇ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਤੇ ਬਚਪਨ ਤੋਂ ਹੀ ਕਹਿੰਦੇ ਨਿਡਰ ਤੇ ਫਰਤੁਲੇ ਸੀ। ਮੈਨੂੰ ਕਹਿ ਹਾਂਜੀ ਹਾਂਜੀ ਤੇ ਕਹਿੰਦੇ ਏ ਨ ਮਤਲਬ ਕਹਿੰਦੇ ਸੀ ਉਸ ਸਮੇਂ ਨਾ ਜੇਹੜਾ ਅਮ ਮੁਗ਼ਲ ਹਕੂਮਤ ਸੀ ਓਹਦਾ ਦਬਦਬਾ ਸੀ ਪੁਰਾਣੇ ਟਾਈਮ ਵਿੱਚ ਆਪਾ ਨੂੰ ਪਤਾ ਹੀ ਹੈ ਨਾ ਉਨਾ ਦਾ ਜਿਆਦਾ ਰੋਹਬ ਸੀ। ਕਹਿੰਦੇ ਮੁਗਲਾ ਨੇ ਜੁਲਮ ਦੀ ਅੱਤ ਚੁਕੀ ਹੋਈ ਸੀ ਉਨਾ ਨੇ ਕਹਿੰਦੇ ਸਿਖਾ ਨੂੰ ਅੰਮ੍ਰਿਤਸਰ ਜਾਣ ਤੇ ਪਾਬੰਦੀ ਲਗਾ ਦਿੱਤੀ ਸੀ ਪਤਾ ਹੀ ਹਾ ਮੁਗਲਾਂ ਨੂੰ ਬਹੁਤ ਜਿਆਦ ਅੈਕਟਿਵ ਕਰ ਦਿੱਤਾ ਆਪਣੇ ਦੇਸ ਚ. ਹਾਜੀ

ਸਿੱਖਾਂ ਨੇ ਕਹਿੰਦੇ ਅੰਮ੍ਰਿਤਸਰ ਜਾਣ ਤੇ ਪਾਬੰਦੀ ਲਗਾਈ ਹੋਈ ਸੀ ਉਸ ਸਮੇ

ਆਹੋ ਹਾਂਜੀ ਕਾਹਦੇ ਲਈ ਏਹ ਜੰਗਲਾਂ ਦੇ ਰਾਸਤੇ ਛੁਪ-ਛੁਪ ਕੇ ਗਏ ਸੀ ਨਾ ਮੱਥਾ ਟੇਕਣ ਓਥੇ ਅਮ੍ਰਿਤਸਰ

ਹਾਂਜੀ ਕਹਿੰਦੇ ਨੇ ਜਦੋ ਮੁਗਲ ਹਕੂਮਤ ਵਲੋਂ ਕੀਤੇ ਜਾ ਰਹੇ ਜ਼ੁਲਮ ਨੂੰ ਵੇਖ ਕੇ ਓਨਾ ਦੇ ਮਨ ਵਿੱਚ ਕਹਿੰਦੇ ਜੇੜੀਆਂ ਲੂਰੀਆਂ ਨ ਉਹ ਉਠਦਿਆ ਹੁੰਦਿਆਂ ਸੀ ਮਤਲਬ ਗੁੱਸਾ ਉਠਦਾ ਹੁੰਦਾ ਸੀ। ਕਿ ਉਸ ਸਮੇਂ ਸਿੱਖ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾ ਨੂੰ ਰਾਤ ਨੂੰ ਜਾਂਦੇ ਹੁੰਦੇ ਸੀ। ਕਹਿੰਦੇ ਦਿਨ ਵੇਲੇ ਤਾ ਜੰਗਲਾਂ ਜੰਗਲਾਂ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਹੁੰਦੇ ਸੀ ਏਦੇ ਦੋਰਾਨ ਕਹਿੰਦੇ ਬਾਬਾ ਬੋਤਾ ਸਿੰਘ ਤੇ ਬਾਬਾ ਗਜਰਾ ਸਿੰਘ ਜੀ ਨੇ ਰਾਜਪੂਤਾਨੇ ਤੋਂ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 ਏ ਦੋ ਇਤ ਹਾਜੀ ਉਥੇ ਦੋ ਗੁਜਰ ਰਹਿੰਦੇ ਦੋ ਮੁਸਲਮਾਨਾ ਨੇ ਝਾੜਿਆ ਵਿਚ ਪਹੇਰਾ ਦਿਦੀਆ ਅਵਾਜਾ ਸੁਣਿਆ ਇਕ ਮੁਸਲਮਾਨ ਨੇ ਕਹਾ ਇਥੇ ਇਹਨਾਝਾੜਿਆ ਵਿੱਚ ਸਿਖ ਲਗਦੇ ਹਨ ਦੂਸਰਾ ਮੁਸਲਮਾਨ ਬੋਲਿਆ ਸਿਖ ਲੁਕਣ ਵਾਲੀਆ ਵਿਚੋ ਨਹੀ ਹੁੰਦੇ ਉਹ ਤਾ ਸਾਹਮਣਾ ਸਾਹਮਣੇ ਮੁਕਾਬਲਾ ਕਰਨ ਵਾਲੇ ਹੀ ਹੁੰਦੇ ਆ ਹਾਜੀ ਹਾਜੀ ਜਾ ਘਰ ਦੇ ਵਿਚ ਹਮ ਘਰ ਵਿਚ ਆ ਜਾਂਦੇ ਤੇ ਮੁਸਲਮਾਨਾਂ ਵਿੱਚ ਹੋਈਆ ਗੱਲਾ ਬਾਬਾ ਬੰਤਾ ਤੇ ਬਾਬਾ ਗਰਜਾ ਸਿੰਘ ਦੇ ਕੰਨ ਵਿੱਚ ਵਾਰ ਵਾਰ ਗੂੰਜ ਰਹੀਆ ਸਨ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 ਉਨਾ ਨੇ ਤਰਨਤਾਰਨ ਸਾਹਿਬ ਜੀਜੀਕੇ ਸਾਹਿਤ ਸੜਕ ਤੇ ਨੂਰ ਦੀਨ ਦੀ ਚੰਗੀ ਕਬਜਾ ਕਰਕੇ ਕਹਿੰਦੇ ਸੜਕ ਤੋ ਲੰਘਣ ਵਾਲੇ ਜਿਹੜੇ ਗੱਡੇ ਪਾਸੇ ਇਕੋ ਪਾਸੇ ਆਨਾ ਤੇ ਖਾਤੇ ਪਾਸੇ ਪੈਸਾ ਵਿਸੂਲਣਾ ਸੁਰੂ ਕਰ ਦਿੱਤਾ ਸੀ ਉਨਾ ਨੇ ਇਹ ਟੈਕਸ ਨਾਕਾ ਲਗਾ ਕੇ ਦੋਨਾ ਦੇ ਵਿਚੋ ਦੋਨਾ ਸਿਘਾ ਨੇਇਹ ਅਵਾਜ ਬੁਲਾ ਦਿਤੀ ਕੀ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਤਾ ਉਨਾ ਨੇ ਕਹਾ ਉਨਾ ਦੇ ਕੋਲ ਕੋਈ ਮੁੱਲਾ ਦੀ ਟੋਲੀ ਨਾ ਪਹੁੰਚ ਤਾ ਉਨਾ ਇਕ ਮੁਸਾਫੀਰ ਦੇ ਹੱਥ ਲਾਹੌਰ ਦੇ ਸੂਬੇ ਨੂੰ ਚਿੱਠੀ ਬੈਜ ਦਿਤੀ ਸੀ ਕਹਿੰਦੇ ਫਿਰ ਉਥੋ ਜਿਹੜੇ, ਹਾਜੀ ਉਥੇ ਜਿਹੜੇ ਤੇ ਜਕਰਿਆ ਖਾ ਨੇ ਇਕ ਸੂਚਨਾ ਭੇਜੀ ਸੀ ਤਾ ਕੀ ਉਸਨੇ ਵੀਹ ਸੈਨਿਕ ਦਾ ਦਸਤਾ ਭੇਜਿਆ ਸੀ ਉਨੇ ਨੇ ਬਾਬਾ ਬੰਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਘੇਰਾ ਪਾ ਲਿਆ ਸੀ ਬਾਬਾ ਬੰਤਾ ਸਿੰਘ ਨੇ ਬਾਬਾ ਬੋਤਾ ਸਿੰਘ ਨੇ ਸੈਨਿਕਾਂ ਨੂੰ ਵਗਾਰੀਆ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 ਫਿਰ ਬਾਬਾ ਜੀ ਨੇ ਸਾਰਿਆ ਨੂੰ ਫੜ ਕੇ ਕੁਟਣਾ ਸੁਰੂ ਕਰ ਦਿੱਤਾ ਉਨਾ ਵੇਖਿਆ ਸਾਨੂੰ ਮਾਰਦੇ ਪਏ ਆ ਫਿਰ ਉਨਾ ਇਕੱਠੀ ਨੇ ਬਾਬਾ ਬੰਤਾ ਜੀ ਤੇ ਅਟੈਕ ਕੀਤਾ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 ਉਨਤਾਲੀ ਈਸਵੀ ਵਿੱਚ ਬਾਬਾ ਬੰਤਾ। ਸਿੰਘ ਤੇ ਬਾਬਾ ਗਰਜਾ ਸਿੰਘ ਸ਼ਹੀਦ ਪਾਏ ਗਏ ਸੀ ਹਾਜੀ ਕਹਿੰਦੇ ਇਨਾ ਦੇ ਜਿਹੜੇ ਸੈਨਿਕ ਸੀ ਦੋ ਦੋ ਸੈਨਿਕ ਸੀ ਉਨਾ ਨੇ ਆ ਕੇ ਆ ਕਾਫੀ ਕਰ ਦਿੱਤਾ ਹਮਲਾ ਕਰ ਦਿੱਤਾ ਸੀ ਮਤਲਬ ਇਕੱਠੀ ਹਮਲਾ ਕਰ ਦਿੱਤਾ ਸੀ ਉਨਾ ਦੇ ਦਲ ਤੇ

ਕਹਿੰਦੇ ਉਥੇ ਇਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਬਾਬਾ ਬੰਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ ਬਣਾਇਆ ਗਿਆ ਤਰਨਤਾਰਨ ਵਿਖੇ ਜਿਹੜਾ ਉਹ ਸ਼ਹੀਦੀ ਅਸਥਾਨ ਹੈ ਕਹਿੰਦੇ ਇਸ ਸਥਾਨ ਤੇ ਬਾਬਾ ਬੰਤਾ ਸਿੰਘ ਤੇ ਬਾਬਾ ਬੰਤਾ ਸਿੰਘ ਮੁਗਲ ਰਾਜ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

ਪਰਿਕਰਮਾ ਚਾਰ ਦਿਵਾਰੀ ਅਤੇ ਲੰਗਰ ਹਾਲ ਦੀ

ਕਹਿੰਦੇ ਲੈਣ ਦੇਣ ਨਾਮ ਨੇ ਜਕੜਿਰਆ ਖਾ ਨੇ ਸਿੱਖ ਕੌਮ ਵਿੱਚ ਨਾਸਕੇ ਦਾ ਅਭਿਮਾਨ ਚਲਾਈਆ ਸੀ ਹਾਜੀ ਕਹਿੰਦੇ ਉਦੋ ਨਾ ਹਾਜੀ ਕਹਿੰਦੇ ਸੀਮਾਵਾ ਨੂੰ ਪਾਰ ਕਰ ਕੇ ਪਹੁੰਚੇ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 ਉਨਾ ਨੂੰ ਜਿਹੜੇ ਜਕਰੀਆ ਖਾ ਸੀ ਉਨੂੰ ਇਨਾ ਦਿਨਾ ਲਾਹੌਰ ਦੇ ਨਜਦੀਕ ਪਿੰਡ ਭਨਾਟ ਦਾ ਨਿਵਾਸੀ ਸ੍ਰੀ ਬਾਬਾ ਬੰਤਾ ਸਿੰਘ ਜੀ ਤੇ ਆਪਣੇ ਮਿਤਰ ਗਰਜ ਸਿੰਘ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਵਿਚਾਰ ਵੱਲੋ ਘਰ ਵੱਲੋ

ਰਾਮਗੜ ਤੋ ਉਨਾ ਨੇ ਸਮਾ ਬਿਤਾਈਆ ਸੀ ਉਨਾ ਤਰਨਤਾਰਨ ਸਾਹਿਬ ਵਿੱਚ ਇਸ਼ਨਾਨ ਕੀਤਾ ਸੀ ਫਿਰ ਜਦੋਂ ਕਹਿੰਦੇ ਦਿਨ ਢਲਣਲਗ ਗਿਆ ਉਥੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਉਨਾ ਨੇ ਚੱਲਣ ਦੇ ਵਿਚਾਰ ਵੱਲੋ ਕਹਿੰਦੇ ਸੜਕਾ ਦੇ ਕੰਡੇ ਤੇ ਝਾੜਿਆ ਤੋ ਉਲਟ ਵੱਲੋ ਬਾਹਰ ਨਿਕਲੇ ਸੀ ਕਹਿੰਦੇ ਉਨਾ ਨੂੰ ਦੋ ਵੱਡੀ ਤਾਰੀ ਆਦਮੀ ਨੇ ਵੇਖ ਲਿਆ ਸੀ ਤੇ ਉਨਾ ਨੇ ਉਨਾ ਨੂੰ ਵੇਖ ਕੇ ਕੁਝ ਡਰ ਮਹਿਸੂਸ ਕੀਤਾ ਸੀ ਜਦੋ ਪੈਸਾ ਨਹੀ ਬਣਦਾ ਉਦੋ ਹੋਰਜੇ ਲੋਕ ਕਹਿੰਦੇ ਆ ਉਨਾ ਪਹਿਲਾ ਤਰਨਤਾਰਨ ਸਾਹਿਬ ਵਿੱਚ ਇਸ਼ਨਾਨ ਕੀਤਾ ਤੇ ਫਿਰ ਕਹਿੰਦੇ ਜਦੋ ਤਰਨਗੇ ਅੰਮ੍ਰਿਤਸਰ ਜੀ ਦੀ ਚਲਣ ਗੇ ਤੇ ਵਿਚਾਰ ਕਰਨ ਗੇ ਸੜਕ 'ਤੇ ਕੰਡੇ ਕਾਲੀਆ ਤੋ ਉਲਟ ਕੇ ਬਾਹਰ ਗਏ ਛਨ ਹਾਜੀ ਕਹਿੰਦੇ ਬਚਾਇਆ ਜਾਂਦਾ ਸੀ ਜੋ ਜਕਰੀਆ ਖਾ ਹੈ ਉਸ ਨੇ ਹੋਰ ਵੀ ਬਹੁਤ ਕੁਝ ਕਰ ਦਿੱਤਾ ਸੀ ਕਹਿੰਦੇ ਉਸ ਨੂੰ ਪਤਾ ਸੀ ਜੋ ਸਿਖ ਲੋਕ ਹਨ ਸਵਾ ਲੱਖ ਨਾਲ ਇਕੱਲੇ ਲੜਨ ਦਾ ਦਾਅਵਾ ਕਰਦੇ ਆ ਹਾਜੀ ਕਹਿੰਦੇ ਆ ਕਹਿੰਦੇ ਦਸ ਵੀਹ ਸਿਪਾਹੀਆਂ ਦੇ ਕਾਬੂ ਆਉਣ ਵਾਲੇ ਨਹੀ ਹੁੰਦਾ ਉਹ ਜਦੋ ਜਲਾਲੂਉਦੀਨ ਨੇ ਨੈਟਵਰਕ ਵਿੱਚ ਦੋਹਜਾਰਸੈਨਿਕਾ ਦੇ ਏ ਜਲਨ ਨਵੀਨ ਦੀਆ ਤਰਾ ਉਤਾਰਿਆ ਤਾ ਉਥੇ ਲਧੋਨਨ ਕਿਗ ਸਿਮਰਨ ਨੂੰ ਤਿਆਰ ਹੋ ਗਏ ਸੀ ਹਾਂਜੀ ਮਤਲਬ ਜਿਹੜ੍ਹੇ ਇਕ ਹੀ ਪ੍ਕਾ੍ਰ ਦੇ ਕਹਿੰਦੇ ਦੋਵੇ ਲਾਉਦੇ ਸੈਮ ਟੈਕਸ ਚੂੰਗੀ ਰੁਪ ਵਿਚ ਵਸੂਲਦੇ ਸੀ ਬਾਰਕਰ ਇਕ ਰੁਪਏ ਕਰੂਲ ਟੈਕਸ ਲੈਦੇ ਸੀ ਉਸ ਸਮੇ ਇਕ ਰੁਪਏ ਲੈਦੇ ਸੀ ਹਾਜੀ ਪਰ ਕਹਿੰਦੇ ਸਿਪਾਹੀ ਵੱਲੋ ਕੈ ਵੀ ਕਾਰਵਾਈ ਨਹੀਂ ਹੁੰਦੀ ਸੀ ਜਿਹੜਾ ਉਨਾ ਸਭਿਆ ਚਲਾਈਅ ਸੀ ਉਨਾ ਦੀਆ ਸਾਰਿਆ ਘੋਸਣਾਵਾ ਝੂਠੀਆ ਕਰ ਦਿਤੀ ਜਾਂਦੀਆ ਸੀ ਔ ਤੁਹਾਨੂੰ ਪਤਾ ਈ ਆ ਪਹਿਲਾ ਮੁਗਲਾ ਦਾ ਰਾਜ ਹੁੰਦਾ ਸੀ ਉਨਾ ਬਹੁਤ ਅਤਿਆਚਾਰ ਕੀਤਾ ਭਾਰਤ ਦੇ ਲੋਕ ਹੋ ਕੇ ਵੀ ਸੁਤੰਤਰ ਨਹੀ ਸਨ ਹਾਜੀ ਸਹੀ ਗੱਲ ਆ ਫਿਰ ਉਦੋ ਹੀ ਬਾਬਾ ਬੋਤਾ। ਸਿੰਘ ਤੇ ਬਾਬਾ ਗਰਜਾ ਸਿੰਘ ਸਤਾਈ ਜੁਲਾਈ ਸਤਾਰਾ ਸੋ ਉਨਤਾਲੀ ਈ ਵਿਚ ਦੋਵੇ ਸਹੀ ਹੋ ਗਏ ਉਨਾ ਨੂੰ ਸੈਨਿਕ ਵੱਲੋ ਡਾਗਾ ਮਾਰ ਕੇ ਸਹੀਦ ਕਰ ਦਿੱਤਾ ਜਲਾਲੁਦੀਨ ਨੇ ਦੇਖੀਆ ਕੀ ਸਿਖ ਕਾਬੂ ਨਹੀ ਆ ਰਹਾ ਲਗਡਗ ਉਦੇ ਵੀਹ ਜਵਾਨ ਮਾਰੇ ਚੁਕੇ ਸਨ ਤਾ ਉਹ ਬਖਲਾ ਗਿਆ ਸੀ ਫਿਰ ਉਸ ਨੇ ਇਕੱਠਿਆਂ ਹਾਜੀ ਹਾਜੀ ਫਿਰ ਉਨਾ ਕਾਫੀ ਕਰ ਦਿੱਤਾ ਸੀ ਮੈਨੂੰ ਪਤਾ ਲਗ ਗਿਆ ਜੇ ਮੈਨੂੰ ਕੁਝ ਪਤਾ ਨਾ ਲੱਗੀਆ ਮੈ ਦੁਬਾਰਾ ਕਾਲ ਕਰਾਗੀ ਠੀਕ ਆ ਜੀ ਠੀਕ hello

ਹੂਰ ਕੀ ਹਾਲ ਚਲ ਆਯ ਥੇਕ ਹੈਂ ਜੀ ਤੁਸੀਂ ਦਾਸੁ ਹਨ ਜੀ ਬਸ ਵਾਦੇਯਾ ਹੋਰ ਮੁਨਿਕਾ ਕੀ ਕਰ ਰਹੀ ਸੇ ਇਸ ਟੀਮੇ ਮਾ ਨਾ ਏਕ assagment ਦਾ ਕਾ ਆਂ ਦੀ ਸੀ college ਤਾ ਮੇਨੋ ਸਮਾਜ ਨਹੀ ਲਾਗੀ ਆਸ ਵਿਤਚ ਲਿਖਾ ਕੀ ਮਾ google ਤੋ ਥੋਰੀ ਬੋਹਤ ਹੀ ਪਤਾ ਲਾਗੀ ਆ ਮੇਨੋ topic ਦਾ ਨਾਮੇ ਕੀ ਸੀ ਓਹੋ ਦਸ ਦੋ ਮਾਤਾ ਸੋੰਦਾਰੀ ਅਨਾ ਦਾ ਬਾਰਾ ਮੇਨੋ ਕੁਛ ਦਸ ਸਕਦਾ ਓਹੋ ਹਨ ਜੀ ਅਦਾ ਕਰ ਦਾ ਆ ਜਿਨਾ ਕੋ ਟੋਨੋ ਪਤਾ ਆ ਤੁਸੀਂ ਮੇਨੋ ਦਸ ਦੋ ਤਾਕਾ ਜਰਾ ਮੇਨੋ ਪਤਾ ਹੋਆ ਗਾ ਓਹੋ ਮਾ ਟੋਨੋ ਦਸ ਦੋ ਗੀ ਹਨ ਜੀ ਠੀਕ ਆ ਗੀ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 ਹਨ ਜੀ ਚਲੋ ਫ਼ਲਾ ਮਾ ਤੂ ਦਸ ਦਾਨੀ ਆ ਮਾਤਾ ਸੋੰਦਾਰੀ ਦਾ ਬਾਰਾ ਮਾਤਾ ਸੋੰਦਾਰੀ ਗ ਦਾ ਜਰਾ ਜਨਮ ਆ ਪਠਾਨ ਜ਼ਿਲਾ ਹੋਸ਼ਰ ਪੋਰ ਜੋਗਾਰਾ ਤਾ ਵਾਸੀ ਖਤਰੀ ਵਾਸੀ ਰਾਮ੍ਸ਼ਾਰਾਂ ਦਾ ਕਰ ਹੋਆ

ਆਸ ਦੀ ਸੋੰਦਾਰਤਾ ਦਾ ਤਿਖਾ ਨਾਨ੍ਨਾਕ੍ਚ ਆਸ ਕਰ ਕਾ ਕਰ ਵਾਲਿਆ ਨਾ ਇਸ ਦਾ ਨਾਮ ਸੋੰਦਾਰੀ ਰਖ ਦਿਤਾ

ਅਨਜ ਹੀ ਸਾਰਾ ਪਰਿਵਾਰ ਗੂਗੋ ਦਾ ਪਰਮਿ ਹੋ ਗਯਾ ਤਾ ਓਨੋ ਬਚਪਨ ਤੋ ਹੀ ਗੂਗੋ ਬਤਾ ਗੀ ਦਾ ਕੋਲੋ ਆਂ ਤੋ ਬਾਦ ਮਾਤਾ ਸੋੰਦਾਰੀ ਗੀ ਦੀ ਸੋਨਾਟਾ ਹੋਰ ਵਾਦ ਗੀ ਆਪ ਬਾਕਿਦਾ ਤੋਰ ਤਾ ਪਾਕ ਸ਼ਾਹ ਗੁਰਮਤਿ ਸੰਗੇਅਤ ਖਾਲੀ ਲਾਂਦਾ ਰਹਾ ਤੀਕ ਆ ਗੀ ਪਤਾ ਲਾਗ ਗਯਾ ਆ ਟੋਨੋ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 ਅਸ ਜਨਮ ਤੋ ਬਾਦ ਗੂਰੋ ਗ ਨਾ ਖਾ ਸੀ ਕਾ ਓਵੀ ਸਿੰਘ ਗੀ ਨੂ ਕਾ ਅਰੰ ਚਾਰਾਂ ਦੀ ਚ ਮਿਲਾ ਸ਼ਾ ਓਨਾ ਸਾਰਾ ਪਰਿਵਾਰ ਦਾ ਵਿਤਚ ਆਪਣੀ ਬੈਠੀ ਗੂਰੋ ਗੀ ਨੂ ਸੁਰਾਂ ਕਰ ਦਾਤੀ ਤਾ ਫਿਰ ਗੂਰੋ ਸਾਹਿਬ ਨਾ ਖਾ ਸੀ ਕਾ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 ਹਨ ਜੀ ਹਨ ਜੀ ਆ ਵੀ ਖਾ ਸੀ ਕਾ ਮਾ ਅਡੋ ਵਧ ਕਾ ਸੰਦੀਪ ਹੋਯਾ ਵਾ ਅਡੋ ਵਧ ਕਾ ਅਨਾ ਜੋਰ ਦਾਨ ਤਾ ਗੂਰੋ ਸਾਹਿਬ ਨਾ ਅਨਾ ਦਾ ਹੁਕਮ ਮਨ ਲ੍ਯ

ਸੋਰ੍ਰੀ ਅਨਾ ਦਾ ਵਹਾ ਸੀ ਨਾ ਜਰਾ ਏਇਘ੍ਤ ਅਪ੍ਰੈਲ ਸੋਲਾ ਸੋ ਓਨਾਸੀ ਚ ਗੁਰੋ ਚ ਹੋਆ ਸੀ ਹ ਗਾ ਕਾ ਜਿਡਾ ਏਕ ਕਰਨ ਅਪਾ ਆ ਵਿਕ ਖਾ ਸਕਦਾ ਆ ਸਤ ਸਾਲ ਹੋ ਗਯਾ ਸੀ ਗੁਰੋ ਗੀ ਦਾ ਵਹਾ ਨੂ ਸਤ ਸਾਲ ਤੋ ਬਾਦ ਵੀ ਮਾਤਾ ਜੀ ਦਾ ਕਰ ਕੋਈ ਉਲਾਦ ਨਹੀ ਸੀ ਆਸ ਲੀ ਆਸ ਸਾਹਿਬ ਨੂ ਮਾਜ੍ਬੋਰ ਕੀਤਾ ਗਯਾ ਆਸ ਵਾਸਤਾ ਦੋ ਦਾਨ ਦੋ ਜਾਨੁਆਰੀ ਚ ਅਥਾਰ ਸੋ ਸੰਤਾਲੀ ਚ ਹੋਆ ਸੀ ਹੋਣ ਤਾ ਵਾਖਾ ਸੀ ਸਾਹਿਬ ਜ਼ਯਾਦੀ ਆਸ ਵਾਸਤਾ ਅਨਾ ਦਾ ਨਾਮੇ ਸੋੰਦਾਰੀ ਸੀ ਕੁ ਕਾ ਕੋਈ ਅਸੀਂ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 ਹੋਵਾ ਸੀ ਹ ਗਾ ਹਨ ਗੀ ਆ ਚੀਜ਼ ਆ ਤਾ ਆਸ ਤੋ ਬਾਦ ਆ ਕੀ ਤਿਨ ਸਾਹਿਬ ਜ਼ਾਯਦਾ ਸਿੰਘ ਗੀ ਦਾ ਸੋਆ ਸੋ ਕੰਵਾ ਵਿਤਚ ਸਾਹਿਬ ਜ਼ਾਯਦਾ ਜੋਰ ਸਿੰਘ ਗੀ ਦਾ ਰਾਹਤ ਫਾਥਾ ਸ੍ਸਿੰਘ ਗੀ ਦਾ ਜਨਮ ਸੋਲਾ ਸੋ ਨਾਰ੍ਨਾਵਾ ਵਿਤਚ ਏਹਾ ਮਾਤਾ ਜੀਤੋ ਗੀ ਦੀ ਕੋਖੋ ਹੋਆ ਕੀ ਖਾਂਦਾ ਸੀ ਹ ਸ ਤੋ ਬਾਦ ਮਾਤਾ ਜੀਤੋ ਗੀ ਦਾ ਦਹੰਤ ਹੀ ਹੋ ਗਯਾ ਸੀ ਹ ਗਾ ਗਲ ਕਰਿਆ ਤਾ ਓਹੋ ਸਤਰ ਸੋ ਚ ਹੀ ਹੋਇਆ ਸੀ ਗਾ ਸਤਰ ਸੋ ਅਖ ਵਿਤਚ ਮਾਤਾ ਸਾਹਿਬ ਕੋਰ ਦਾ ਕੋਵਾਰਾ ਡੋ

ਸਰਕਾ ਨਦੀ ਦਾ ਕਨਾਰਾ ਵਿਤ੍ਚਾਰ ਗਯਾ ਥਾ ਮਾਤਾ ਸੋੰਦਾਰੀ ਤਾ ਮਾਤਾ ਸਾਹਿਬ ਕੋਰ ਆਈ ਮਨੀ ਸਿੰਘ ਦੀ ਅਗਵਾਹੀ ਆ ਜ਼ਮੀਨ ਚਪਰ ਅਲੀ ਕਾਲੀ ਹੈਨਰੀ ਰਾਤ ਵਿਤਚ ਰਸਤਾ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 ਤਾ ਅਨੰਦੁ ਪੁਰ ਸਮਾਂ ਬਵੰਜਾ ਸਾੜਿਆ ਵਿਤ੍ਚੋ ਉਮ੍ਬਾ ਤਾਵਿਆਦ ਵਿਤਚ ਹਿੰਦੁਈ ਸਤਮ ਦਾ ਬਸਾ ਪੁਰ ਚ ਕਾਮ ਕਰ ਰਹਾ ਸੀ ਦਾਖ ਵਖ ਵਿਤਚ ਰਹਾ ਸੀ ਓਨਾ ਨੂ ਗੁਰੋ ਸਾਹਿਬ ਵਾਲੋ ਕੋਈ ਨਵੀ ਖਬਰ ਨਹੀ ਆਈ ਸੀ ਹਨ ਜੀ ਮਾ ਦਸ ਦਾਨੀ ਆ ਆਂਡਿ ਸਤਰ ਸੋ ਚ ਵਿਤਚ ਵੀ ਮਾਤਾ ਸਾਹਿਬ ਕੋਰ ਸਾਹਿਬ ਸਿੰਘ ਨੂ ਤਲਵੰਡੀ ਜਾ ਮਿਲੀ ਆਪਣਾ ਪੋਤਰਾ ਨੂ ਗੁਰੋ ਦਾ ਨਾਲ ਨਾ ਵਖ ਕਾ ਪੋਚਿਆ ਕਾ ਸਾਹਿਬ੍ਜ਼ਾਯਾਦਾ ਕਿਥਾ ਹਨ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

ਹੀ ਨਾ ਤਾ ਓਥ ਹੀ ਆ ਕਾ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

ਹਨ ਜੀ ਮਾ ਦਸ ਦਾਨੀ ਆ ਅੰਦਾ ਬਾਰਾ ਵੀ ਅੰਦਾ ਵਿਤਚ ਆ ਯਾ ਸੀ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 ਓਰਾਂਜ੍ਜ਼ਾਬ ਤਾ ਹੁਣ ਮਾਰ ਗਯਾ ਚਲੋ ਹੁਣ ਆਪਆ ਡਾਲੀ ਨੂ ਹੀ ਵਾਪਿਸ ਚਲਿਆ ਓਹੋ ਆ ਸੋਚ ਕਾ ਪਚਾ ਮੋਰ ਗਯਾ ਮਾਤਾ ਸੋੰਦਾਰੀ ਤਾ ਸਾਹਿਬ ਦਾਵੇ ਨੂ ਮਿਲਾ ਦੋਨਾ ਨੂ ਮਿਲਾ ਤਾ ਮਾਤਾ ਸੋੰਦਾਰੀ ਤਾ ਸਾਹਿਬ੍ਕੋਰ ਨੂ ਮਿਲਾ ਸੀ ਤਾ ਮਾਤਾ ਸਾਹਿਬਾ ਤਾ ਦੋਨਾ ਨਾ ਗੁਰੋ ਸਾਹਿਬ ਨਾਲ ਜਾਨ ਦੀ ਆਚਾ ਪ੍ਰਕ੍ਕੇਟ ਕੀਤੀ ਮਾਤਾ ਸੁੰਦਰੀ ਨੂ ਤਮਾਮ ਕਰ ਦਾ ਕਾਮ ਸੋਂਪ ਕਾ ਆਪ ਬੋਹਾਦਰ ਸ਼ਾਹ ਓਸ ਦੀ ਮਦਦ ਨਾਲ ਬਾਦਸ਼ਾਹ ਬਣ ਗਯਾ ਕੀ ਦਖੋ ਉਸ ਨਾਲ ਫਾਸਲਾ ਕਰ ਦਾ ਮਾਤਾ ਸਾਹਿਬ ਨਾਲ ਨਾਲ ਲਾ ਕਾ ਦਸਾਂ ਲਾ ਕਾ ਦੱਸਾਂ ਫੁੱਲ ਰੋਵਣਾ ਹੋ ਗਯਾ ਸਨ

ਖਾਂਦਾ ਬੋਹਾਦਰ ਸ਼ਾਹ ਨਾਲ ਕੋਈ ਗਲ ਨਾ ਚਰਦੀ ਕਾ ਗੁਰੋ ਸਾਹਿਬ ਨਾ ਓਸ ਦਾ ਹਾਸਿਆਬ ਕੀਤਾ ਚੜ ਕਾ ਨੰਦਰ ਹੀ ਰੋਕ ਗਯਾ ਤਾ ਅਗ ਜਾਣਾ ਮੁਨਾਸਿਬ ਨਹੀ ਸੰਜਾ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 ਤਾ ਮਾ ਅਗ ਗਲ ਕਰ ਗੁਰੋ ਸਾਹਿਬ ਦਾ ਜੋਖਿ ਚੋਰ ਓਸ ਤੋ ਬਾਦ ਹੀ ਹੋਆ ਓਨ੍ਦਾ ਬਾਰਾ ਵੀ ਦਸ ਦਾਨੀ ਆ ਕੀ ਮਾਤਾ ਸੋੰਦਾਰੀ ਗ ਨਾ ਗੁਰੋ ਸਾਹਿਬ ਸੰਬਾਲਾਂ ਲਾਗ ਗੀ

ਤਾ ਏਥੋ ਦਿਆਲੀ ਤੋ ਮਾਤਾ ਸੋੰਦਾਰੀ ਨਾ ਸਿਖਾ ਦਾ ਨਾਮ ਤਾ ਆਪਣੀ ਮੋਹਰ ਲਗਾ ਕਾ ਸੰਗਤਾ ਦਾ ਨਾਮ ਕੀ ਹੁਕਮ ਨਾਮਾ ਤਾ ਸੰਦਾਸ਼ ਦਿਤਾ ਜਰਾ ਬਾਰਾ ਅਕਤੂਬਰ ਸਤਰ ਸਤਰ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

ਅੰਦਾ ਵਿਤਚ ਅਪਾ ਏਹਾ ਖਾ ਸਕਦਾ ਆ ਕਾ ਡਾਲੀ ਵਿਤਚ ਮਾਤਾ ਸੋੰਦਾਰੀ ਨਾ ਏਕ ਲਾ ਵਾਰਿਸ ਬਚਾ ਨੂ ਜਿੰਦਾ ਮੋਹੰਦ੍ਰ ਅਜੀਤ ਨਾਲ ਮਿਲਦਾ ਸੀ ਸਾਹਿਬ ਜ਼ਾਯਦਾ ਅਜੀਤ ਸਿੰਘ ਨਾਲ ਮਿਲਦਾ ਸੀ

ਓਸ ਨੂ ਗੋਉਦ ਲਾ ਲ੍ਯ ਓਸ ਦਾ ਨਾਮ ਅਨ੍ਜੀਤ ਰਖ ਦਿਤਾ ਜਦੋ ਓਹੋ ਵਾਦਾ ਹੋਆ ਤਾ ਬੋਹਾਦਰ ਸ਼ਾਹ ਗੁਰੋ ਸਾਹਿਬ ਦਾ ਸਹੀ ਮਨ ਕਾ ਆਪਣਾ ਆਰਬਰ ਚ ਰਖ ਲ੍ਯ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

ਤਾ ਬਚਾ ਨੂ ਲਾ ਕਾ ਮਥੋਰਾ ਚਲਾ ਗਯਾ ਠੀਕ ਆ ਗੀ ਜਿਨਾ ਮਾ ਟੋਨੋ ਸੰਜਾ ਆ ਸਮਾਜ ਆ ਗਯਾ ਆ ਮਾਤਾ ਸੋੰਦਾਰੀ ਗੀ ਬਾਰਾ ਹਨ ਜੀ ਮੇਨੋ ਸਾਰਾ ਕੁਛ ਸਮਾਜ ਆ ਗਯਾ ਆ ਸਾਰਾ ਦੋਉਘ੍ਤ ਵੀ ਕਲੇਅਰ ਹੋ ਗਯਾ ਨਾ ਕੁਛ ਓਰ ਓਚਨਾ ਤਾ ਮਾ ਦੋਬਾਰਾ ਫੋਨੇ ਕਰ ਦੀ ਅੱਜ ਆਪਾਂ ਸਿਹਤ ਦੇ ਵਿਸ਼ੇ ਉੱਪਰ ਗੱਲਬਾਤ ਕਰਾਂਗੇ, ਜਿਵੇਂ ਕਿ ਆਪਾਂ ਅਕਸਰ ਦੇਖਦੇ ਸੁਣਦੇ ਹਾਂ ਕਿ ਜਿਸ ਇਨਸਾਨ ਦੀ ਸਿਹਤ ਚੰਗੀ ਹੈ ਉਹ ਇਨਸਾਨ ਹੀ ਸਿਹਤ ਪੱਖੋਂ ਤੰਦਰੁਸਤ ਰਹਿ ਪਾਉਂਦਾ ਹੈ ਆਪਾਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ, ਜਿਵੇਂ ਕਿ ਅੱਜ ਕੱਲ੍ਹ ਦੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇਨਸਾਨ

ਜਿਵੇਂ ਕਿ ਆਪਾਂ ਅੱਜ ਗੱਲ ਕਰ ਰਹੇ ਹਾਂ ਵਿਸ਼ਾ ਹੈ ਸਿਹਤ ਦਾ ਸਿਹਤ ਦਾ ਵਿਸ਼ਾ ਜੇ ਆਪਾਂ ਵੇਖੀਏ ਤਾਂ ਇੰਨਾ ਸਾਡੇ ਲਈ ਜ਼ਰੂਰੀ ਹੈ ਕਿ ਸਿਹਤ ਤੋਂ ਵਗ਼ੈਰ ਅਸੀਂ ਜੀਅ ਵੀ ਨਹੀਂ ਸਕਦੇ

ਦੀ ਸਿਹਤ ਦਾ ਖਿਆਲ ਉਹਨਾਂ ਦੇ ਮਾਪਿਆਂ ਨੂੰ ਅਤੇ ਵੱਡੇ ਵਡੇਰਿਆਂ ਨੂੰ ਵਿਸ਼ੇਸ਼ ਤੌਰ ਤੇ ਕਰਨਾ ਚਾਹੀਦਾ ਹੈ ਸਿਹਤ ਦਾ ਵਧੀਆ ਖਿਆਲ ਰੱਖਣ ਲਈ ਸਾਨੂੰ ਬਿਮਾਰੀਆਂ ਤੋਂ ਬਚਕੇ ਰਹਿਣਾ ਚਾਹੀਦਾ ਹੈ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 ਕਸ਼ਰਤ ਸਾਡੇ ਲਈ ਭੋਜਨ ਤੋਂ ਬੜੀ ਹੀ ਜ਼ਿਆਦਾ ਜ਼ਰੂਰੀ ਹੈ, ਕੀ ਤੁਸੀਂ ਦੱਸ ਸਕਦੇ ਹੋ ਸਿਹਤ ਬਣਾਉਣ ਦੇ ਹੋਰ ਕਿਹੜੇ ਕਿਹੜੇ ਤਰੀਕੇ ਅਸੀਂ ਵਰਤ ਸਕੀਏ ਤਾਂ ਜੋ ਅਸੀਂ ਆਪਣੀ ਸਿਹਤ ਵਧੀਆ ਬਣਾ ਸਕੀਏ ਜਿਵੇਂ ਕਿ ਤੁਸੀਂ ਕਿਹਾ ਹੈ ਕਿ ਇਨਸਾਨ ਨੂੰ ਭੋਜਨ ਤੋਂ ਬਹੁਤ ਜ਼ਰੂਰੀ ਹੈ ਕਸ਼ਰਤ ਕਰਨਾ, ਜਿਸ ਨਾਲ ਕਿ ਇਨਸਾਨ ਦੀ ਸਿਹਤ ਚੰਗੀ ਬਣੀ ਰਹੇ, ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਹਰ ਇਨਸਾਨ ਨੂੰ ਆਪਣੀ ਸਿਹਤ ਚੰਗੀ ਬਣਾਉਣ ਦੇ ਲਈ ਕਸ਼ਰਤ ਕਰਨੀ ਚਾਹੀਦੀ ਹੈ ਜੇ ਗੱਲ ਸਿਹਤ ਦੀ ਆਉਂਦੀ ਹੈ ਤਾਂ ਸਿਹਤ ਦਾ ਸਭ ਤੋਂ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

ਉਹ ਭੋਜਨ ਕਿਤੇ ਖਾਧਾ ਰਹਿ ਜਾ ~ ਅਹ ਰਹਿੰਦਾ ਹੁੰਦਾ ਸੀ ਜਿਸ ਨਾਲ ਕਿ ਇਨਸਾਨ ਦੀ ਸਿਹਤ ਵੀ ਚੰਗੀ ਬਣੀ ਰਹਿੰਦੀ ਸੀ ਅਤੇ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਇਨਸਾਨ ਜੋ ਭੋਜਨ ਖਾ ਰਿਹਾ ਹੈ ਉਹ ਕਿਤੇ ਨਾ ਕਿਤੇ ਇੱਕ ਕਿਸਾਨ ਦੁਆਰਾ ਖੇਤ ਵਿੱਚੋਂ ਉਗਾਇਆ ਜਾਂਦਾ ਹੈ ਅਤੇ ਉਸ ਵਿੱਚ ਜੋ ਕਿਸਾਨ ਹੈ ਅਲੱਗ ਅਲੱਗ ਤਰ੍ਹਾਂ ਦੀਆਂ ਕੀਟਨਾਸ਼ਕ ਦਵਾਈਆਂ, ਰਸਾਇਣਿਕ ਖਾਦਾਂ ਦੀ ਵਰਤੋਂ ਕਰਦਾ ਹੈ ਜਿਸ ਨਾਲ ਕਿ ਉਹ ਰਸਾਇਣਿਕ ਖਾਦਾਂ ਉਸ ਇਨਸਾਨ ਦੇ ਭੋਜਨ ਦੇ ਰਸਤੇ ਹੁੰਦੇ ਹੋਏ ਸਰੀਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਜਿਸ ਨਾਲ ਕਿ ਇਨਸਾਨ ਨੂੰ ਕਈ ਤਰ੍ਹਾਂ ਦੀਆਂ

ਉਸ ਭੋਜਨ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਤੋਂ ਘੱਟ ਜਾਂ ਫਿਰ ਨਾ ਮਾਤਰ ਹੀ ਹੁੰਦੀ ਸੀ, ਤੁਸੀਂ ਇਸ ਬਾਰੇ ਹੋਰ ਕੀ ਕਹਿਣਾ ਚਾਹੋਗੇ। ਤੁਸੀਂ ਜੋ ਦੱਸ ਰਹੇ ਹੋ ਉਹ ਹੈ ਕਿ ਭੋਜਨ ਜੋ ਅਸੀਂ ਇਸ ਸਮੇਂ ਖਾ ਰਹੇ ਹਾਂ ਉਸ ਵਿੱਚ ਜੋ ਕੀੜੇ ਮਾਰ ਦਵਾਈਆਂ ਅਤੇ ਹੋਰ ਜਹਿਰੀਲੇ ਪਦਾਰਥ ਅਸੀਂ ਆਪਣੀਆਂ ਫਸਲਾਂ ਤੇ ਵਰਤ ਰਹੇ ਹਾਂ ਰਹੇ ਹਾਂ ਅਤੇ ਅਸੀਂ ਉਹੀ ਭੋਜਨ ਖਾ ਰਹੇ ਹਾਂ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਸਮੇਂ ਨਾਲੋਂ ਜੋ ਪੁਰਾਣੇ ਵੇਲੇ ਦੇ ਲੋਕ ਸਨ ਉਹ ਕਾਫ਼ੀ ਤਕੜੇ ਸਰੀਰ ਪੱਖੋਂ ਵੀ ਅਤੇ ਆਪਦੀ ਸਿਹਤ ਪੱਖੋਂ ਵੀ ਬਹੁਤ ਤਕੜੇ ਅਤੇ ਤੰਦਰੁਸਤ ਸਨ, ਪਰ ਹੁਣ ਇਹ ਸਮੇਂ ਵਿੱਚ ਜੇ ਦੇਖਿਆ ਜਾਵੇ ਤਾਂ ਉਸ ਤਰ੍ਹਾਂ ਦੇ ਲੋਕ ਬਿਲਕੁਲ ਵੀ ਨਹੀਂ ਹੁਣ ਤਾਂ